ਇਹ ਫੋਟੋ ਇੱਕ ਬਿਲਡਿੰਗ ਦੀ ਹੈ ਇੱਥੇ ਡਾਂਸ ਸਟੂਡੀਓ ਦਾ ਬੋਰਡ ਲੱਗਿਆ ਹੈ।

ਇਹ ਫੋਟੋ ਇੱਕ ਸੜਕ ਦੀ ਫੋਟੋ ਹੈ ਜਿੱਥੇ ਦ ਚੇਨਈ ਸਿਲਕਸ ਦੀ ਦੁਕਾਨ ਹੈ।

ਬਹੁਤ ਸਾਰੀਆਂ ਕਾਲੇ ਰੰਗ ਦੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਚਿੱਟੇ ਰੰਗ ਦਾ ਟੇਬਲ ਵੀ ਲੱਗਿਆ ਹੋਇਆ ਹੈ।

ਬਿਊਟੀ ਸਟੈਂਡ ਤੇ ਗੱਡੀ ਸਟੈਂਡ ਦੀ ਫੋਟੋ ਹੈ ਇਥੇ ਪਾਰਕਿੰਗ ਲਈ ਗੱਡੀਆਂ ਲੱਗਦੀਆਂ ਨੇ ਤੇ ਸਕੂਟੀਆ ਲੱਗਦੀਆਂ ਨੇ।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

ਤੇ ਇਹਦੇ ਲਾਗੇ ਸ਼ਾਗੇ ਬੂਟੇ ਤੇ ਵਰਿਕਸ਼ ਬਣੇ ਹੋਏ ਨੇ ਨਾਲ ਹੀ ਇੱਥੇ ਸੂਰਜ ਢਲ ਰਿਹਾ ਹੈ।

ਪੂਜਾ ਕਰ ਰਹੇ ਨੇ ਤੇ ਨਾਲ ਹੀ ਥੱਲੇ ਲਾਲ ਰੰਗ ਦਾ ਮੈਟ ਵੀ ਵਿਛਿਆ ਹੋਇਆ ਹੈ।

ਇਹ ਫੋਟੋ ਇਕ ਵੱਡੇ ਪਹਾੜ ਦੀ ਹੈ ਇਹਦੇ ਥੱਲੇ ਇੱਕ ਮੁੰਡਾ --

ਵੱਡੇ-ਵੱਡੇ ਗਮਲੇ ਲੱਗੇ ਹੋਏ ਨੇ ਇਹਦੇ ਵਿੱਚ ਗੁਲਦਸਤਾ ਫੁੱਲਾਂ ਦਾ ਪਾਇਆ ਹੋਇਆ ਹੈ।

ਸਾਰੇ ਲੋਕੀ ਖੜੇ ਹੋ ਕੇ ਫੋਟੋ ਖਿਚਾ ਰਹੇ ਨੇ ਤੇ ਦੋ ਬੰਦੇ ਇੱਥੇ --

ਚਾਰਟ ਪੀਲੇ ਰੰਗ ਦਾ ਨੀਲੇ ਰੰਗ ਦਾ ਤੇ ਹਰੇ ਰੰਗ ਦੇ ਚਾਰਟ ਬਣੇ ਹੋਏ ਨੇ।

ਇਥੇ ਰੈਕ ਵਿੱਚ ਕੁਝ ਕੱਪੜੇ ਪਏ ਨੇ ਤੇ ਟੇਬਲ ਉੱਪਰ ਵੀ ਕੁਝ ਕੱਪੜੇ ਰੱਖੇ ਹੋਏ ਨੇ।